ਰੇਡੀਓ ਮੋਬਾਇਲ ਇੰਟਰਨੈੱਟ ਫੇਸਬੁਕਲਾਈਵ ਤੇ ਪੈਰੀਸਕੋਪ ਦੇ ਨਾਲਨਾਲ NarendraModiApp ਦੇ ਮਾਧਿਅਮ ਨਾਲ ਵੀ ਮਨ ਕੀ ਬਾਤ ਵਿੱਚ ਆਪਣੀ ਭਾਗੀਦਾਰੀ ਸੁਨਿਸ਼ਚਿਤ ਕਰ ਰਹੇ ਹਨ ਮੈਂ ਮਨ ਕੀ ਬਾਤ ਪਰਿਵਾਰ ਦੇ ਆਪ ਸਾਰੇ ਮੈਂਬਰਾਂ ਨੂੰ ਇਸ ਤੇ ਭਰੋਸਾ ਜਤਾਉਣ ਅਤੇ ਇਸ ਦਾ ਹਿੱਸਾ ਬਣਨ ਦੇ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਦਿੰਦਾ ਹਾਂ
ਸਨਮਾਨਯੋਗ ਪ੍ਰਧਾਨ ਮੰਤਰੀ ਜੀ ਨਮਸਤੇ ਮੇਰਾ ਨਾਮ ਸ਼ਾਲਿਨੀ ਹੈ ਅਤੇ ਮੈਂ ਹੈਦਰਾਬਾਦ ਤੋਂ ਬੋਲ ਰਹੀ ਹਾਂ ਮਨ ਕੀ ਬਾਤ ਪ੍ਰੋਗਰਾਮ ਜਨਤਾ ਦੇ ਵਿੱਚ ਇੱਕ ਬਹੁਤ ਹੀ ਹਰਮਨਪਿਆਰਾ ਪ੍ਰੋਗਰਾਮ ਹੈ ਸ਼ੁਰੂ ਵਿੱਚ ਲੋਕਾਂ ਨੇ ਸੋਚਿਆ ਕਿ ਇਹ ਪ੍ਰੋਗਰਾਮ ਵੀ ਇੱਕ ਰਾਜਨੀਤਕ ਮੰਚ ਬਣ ਕੇ ਹੀ ਰਹਿ ਜਾਵੇਗਾ ਅਤੇ ਆਲੋਚਨਾ ਦਾ ਵਿਸ਼ਾ ਵੀ ਬਣਿਆ ਪਰ ਜਿਵੇਂਜਿਵੇਂ ਇਹ ਪ੍ਰੋਗਰਾਮ ਅੱਗੇ ਵਧਿਆ ਅਸੀਂ ਦੇਖਿਆ ਕਿ ਰਾਜਨੀਤੀ ਦੀ ਜਗ੍ਹਾ ਇਹ ਸਮਾਜਿਕ ਸਮੱਸਿਆਵਾਂ ਅਤੇ ਚੁਣੌਤੀਆਂ ਤੇ ਹੀ ਕੇਂਦਰਿਤ ਰਿਹਾ ਅਤੇ ਇਸ ਤਰ੍ਹਾਂ ਮੇਰੇ ਵਰਗੇ ਕਰੋੜਾਂ ਸਧਾਰਣ ਲੋਕਾਂ ਦੇ ਨਾਲ ਜੁੜਦਾ ਗਿਆ ਹੌਲੀਹੌਲੀ ਆਲੋਚਨਾ ਵੀ ਖਤਮ ਹੋ ਗਈ ਤੇ ਮੇਰਾ ਸਵਾਲ ਇਹ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਕਿਸ ਤਰ੍ਹਾਂ ਰਾਜਨੀਤੀ ਤੋਂ ਦੂਰ ਰੱਖਣ ਵਿੱਚ ਕਾਮਯਾਬ ਰਹੇ ਹੋ ਕੀ ਤੁਹਾਡਾ ਕਦੇ ਏਦਾਂ ਮਨ ਨਹੀਂ ਕੀਤਾ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਰਾਜਨੀਤੀ ਦੇ ਲਈ ਇਸਤੇਮਾਲ ਕਰ ਸਕੋ ਜਾਂ ਫਿਰ ਇਸ ਮੰਚ ਤੋਂ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਗਿਣਵਾ ਸਕੋ ਧੰਨਵਾਦ
ਫੋਨ ਕਾਲ ਸਮਾਪਤ

ਨਮਸਤੇ ਪ੍ਰਧਾਨ ਮੰਤਰੀ ਜੀ ਮੈਂ ਪ੍ਰੋਮਿਤਾ ਮੁਖਰਜੀ ਬੋਲ ਰਹੀ ਹਾਂ ਮੁੰਬਈ ਤੋਂ ਸਰ ਮਨ ਕੀ ਬਾਤ ਦਾ ਹਰ ਐਪੀਸੋਡ ਡੂੰਘੀ ਇਨਸਾਈਟ ਨਾਲ ਜਾਣਕਾਰੀ ਇਨਫਾਰਮੇਸ਼ਨ ਨਾਲ ਪੋਜ਼ੀਟਿਵ ਸਟੋਰੀਜ਼ ਨਾਲ ਅਤੇ ਆਮ ਆਦਮੀ ਦੇ ਚੰਗੇ ਕੰਮਾਂ ਦੇ ਨਾਲ ਭਰਿਆ ਹੁੰਦਾ ਹੈ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਹਰ ਪ੍ਰੋਗਰਾਮ ਤੋਂ ਪਹਿਲਾਂ ਤੁਸੀਂ ਕਿੰਨਾ ਪ੍ਰੀਪੇਅਰ ਕਰਦੇ ਹੋ
ਫੋਨ ਕਾਲ ਸਮਾਪਤ

ਨਮਸਤੇ ਮੋਦੀ ਜੀ ਮੈਂ ਨਿਧੀ ਬਹੁਗੁਣਾ ਬੋਲ ਰਹੀ ਹਾਂ ਮਸੂਰੀ ਉਤਰਾਖੰਡ ਤੋਂ ਮੈਂ 2 ਜਵਾਨ ਬੱਚਿਆਂ ਦੀ ਮਾਂ ਹਾਂ ਮੈਂ ਅਕਸਰ ਇਹ ਵੇਖਿਆ ਹੈ ਕਿ ਅਕਸਰ ਇਸ ਉਮਰ ਵਿੱਚ ਬੱਚੇ ਇਹ ਪਸੰਦ ਨਹੀਂ ਕਰਦੇ ਕਿ ਉਨ੍ਹਾਂ ਨੂੰ ਕੋਈ ਦੱਸੇ ਕਿ ਉਨ੍ਹਾਂ ਨੇ ਕੀ ਕਰਨਾ ਹੈ ਭਾਵੇਂ ਉਹ ਟੀਚਰ ਹੋਣ ਜਾਂ ਉਨ੍ਹਾਂ ਦੇ ਮਾਤਾਪਿਤਾ ਹੋਣ ਪਰ ਜਦੋਂ ਤੁਹਾਡੀ ਮਨ ਕੀ ਬਾਤ ਹੁੰਦੀ ਹੈ ਤੇ ਤੁਸੀਂ ਬੱਚਿਆਂ ਨੂੰ ਕੁਝ ਕਹਿੰਦੇ ਹੋ ਤਾਂ ਉਹ ਦਿਲ ਨਾਲ ਸਮਝਦੇ ਹਨ ਤੇ ਉਸ ਗੱਲ ਨੂੰ ਕਰਦੇ ਵੀ ਹਨ ਤਾਂ ਤੁਸੀਂ ਸਾਡੇ ਨਾਲ ਇਸ ਸੀਕ੍ਰੇਟ ਨੂੰ ਸ਼ੇਅਰ ਕਰੋਗੇ ਕੀ ਜਿਸ ਤਰ੍ਹਾਂ ਤੁਸੀਂ ਬੋਲਦੇ ਹੋ ਜਾਂ ਜੋ ਤੁਸੀਂ ਇਸ਼ੂ ਚੁੱਕਦੇ ਹੋ ਕੀ ਉਹ ਬੱਚੇ ਚੰਗੀ ਤਰ੍ਹਾਂ ਸਮਝ ਕੇ ਇੰਪਲੀਮੈਂਟ ਕਰਦੇ ਹਨ ਧੰਨਵਾਦ
ਫੋਨਕਾਲ ਸਮਾਪਤ

ਮੇਰੇ ਪਿਆਰੇ ਦੇਸ਼ ਵਾਸੀਓ ਗੁਰੂਗ੍ਰਾਮ ਤੋਂ ਵਿਨੀਤਾ ਜੀ ਨੇ ਮਾਈਗੋਵ ਤੇ ਲਿਖਿਆ ਹੈ ਕਿ ਮਨ ਕੀ ਬਾਤ ਵਿੱਚ ਮੈਨੂੰ ਕੱਲ੍ਹ ਯਾਨੀ 26 ਨਵੰਬਰ ਨੂੰ ਆਉਣ ਵਾਲੇ ਸੰਵਿਧਾਨ ਦਿਵਸ ਦੇ ਬਾਰੇ ਵਿੱਚ ਗੱਲ ਕਰਨੀ ਚਾਹੀਦੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦਿਨ ਵਿਸ਼ੇਸ਼ ਹੈ ਕਿਉਂਕਿ ਅਸੀਂ ਸੰਵਿਧਾਨ ਨੂੰ ਅਪਣਾਉਣ ਦੇ 70ਵੇਂ ਵਰੇ ਵਿੱਚ ਦਾਖਲ ਹੋਣ ਵਾਲੇ ਹਾਂ ਵਿਨੀਤਾ ਜੀ ਤੁਹਾਡਾ ਇਸ ਸੁਝਾਅ ਲਈ ਬਹੁਤਬਹੁਤ ਧੰਨਵਾਦ
ਹਾਂ ਕੱਲ੍ਹ ਸੰਵਿਧਾਨ ਦਿਵਸ ਹੈ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਕਰਨ ਦਾ ਦਿਨ ਜਿਨ੍ਹਾਂ ਨੇ ਸਾਡਾ ਸੰਵਿਧਾਨ ਬਣਾਇਆ 26 ਨਵੰਬਰ 1949 ਨੂੰ ਸਾਡੇ ਸੰਵਿਧਾਨ ਨੂੰ ਅਪਣਾਇਆ ਗਿਆ ਸੀ ਸੰਵਿਧਾਨ ਡਰਾਫਟ ਕਰਨ ਦੇ ਇਸ ਇਤਿਹਾਸਕ ਕਾਰਜ ਨੂੰ ਪੂਰਾ ਕਰਨ ਵਿੱਚ ਸੰਵਿਧਾਨ ਸਭਾ ਨੂੰ 2 ਸਾਲ 11 ਮਹੀਨੇ ਤੇ 17 ਦਿਨ ਲੱਗੇ ਕਲਪਨਾ ਕਰੋ ਤਿੰਨ ਸਾਲ ਦੇ ਅੰਦਰ ਹੀ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਨੇ ਸਾਨੂੰ ਇੰਨਾ ਵਿਆਪਕ ਅਤੇ ਵਿਸਤ੍ਰਿਤ ਸੰਵਿਧਾਨ ਦਿੱਤਾ ਇਨ੍ਹਾਂ ਨੇ ਜਿਸ ਅਸਧਾਰਣ ਗਤੀ ਨਾਲ ਸੰਵਿਧਾਨ ਦਾ ਨਿਰਮਾਣ ਕੀਤਾ ਉਹ ਅੱਜ ਵੀ ਟਾਈਮ ਮੈਨੇਜਮੈਂਟ ਅਤੇ ਪ੍ਰੋਡਕਟੀਵਿਟੀ ਦਾ ਇੱਕ ਉਦਾਹਰਣ ਹੈ ਇਹ ਸਾਨੂੰ ਵੀ ਆਪਣੇ ਫ਼ਰਜ਼ਾਂ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਕਰਨ ਲਈ ਪ੍ਰੇਰਿਤ ਕਰਦਾ ਹੈ ਸੰਵਿਧਾਨ ਸਭਾ ਦੇਸ਼ ਦੀਆਂ ਮਹਾਨ ਪ੍ਰਤਿਭਾਵਾਂ ਦਾ ਸੰਗਮ ਸੀ ਉਨ੍ਹਾਂ ਵਿੱਚੋਂ ਹਰ ਕੋਈ ਆਪਣੇ ਦੇਸ਼ ਨੂੰ ਇੱਕ ਅਜਿਹਾ ਸੰਵਿਧਾਨ ਦੇਣ ਦੇ ਲਈ ਪ੍ਰਤੀਬੱਧ ਸੀ ਜਿਸ ਨਾਲ ਭਾਰਤ ਦੇ ਲੋਕ ਸਸ਼ਕਤ ਹੋਣ ਗ਼ਰੀਬ ਤੋਂ ਗ਼ਰੀਬ ਵਿਅਕਤੀ ਵੀ ਸਮਰੱਥ ਬਣੇ

ਆਓ ਅਸੀਂ ਸਾਰੇ ਆਪਣੇ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਨੂੰ ਅੱਗੇ ਵਧਾਈਏ ਅਤੇ ਆਪਣੇ ਦੇਸ਼ ਵਿੱਚ ਪੀਸ ਪ੍ਰੋਗ੍ਰੇਸ਼ਨ ਅਤੇ ਪ੍ਰਾਸਪੈਰਿਟੀ ਯਾਨੀ ਸ਼ਾਂਤੀ ਉੱਨਤੀ ਅਤੇ ਖੁਸ਼ਹਾਲੀ ਨੂੰ ਸੁਨਿਸ਼ਚਿਤ ਕਰੀਏ
ਮੇਰੇ ਪਿਆਰੇ ਦੇਸ਼ ਵਾਸੀਓ ਸੰਵਿਧਾਨ ਸਭਾ ਦੇ ਬਾਰੇ ਵਿੱਚ ਗੱਲ ਕਰਦਿਆਂ ਉਸ ਮਹਾਂਪੁਰਖ ਦਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜੋ ਸੰਵਿਧਾਨ ਸਭਾ ਦੇ ਕੇਂਦਰ ਵਿੱਚ ਰਹੇ ਇਹ ਮਹਾਂਪੁਰਸ਼ ਸਨ ਪੂਜਨੀਕ ਡਾ
ਬਾਬਾ ਸਾਹਿਬ ਅੰਬੇਡਕਰ 6 ਦਸੰਬਰ ਨੂੰ ਉਨ੍ਹਾਂ ਦਾ ਮਹਾਪਰਿਨਿਰਵਾਣ ਦਿਵਸ ਹੈ ਮੈਂ ਸਾਰੇ ਦੇਸ਼ ਵਾਸੀਆਂ ਵੱਲੋਂ ਬਾਬਾ ਸਾਹਿਬ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਨੇ ਕਰੋੜਾਂ ਭਾਰਤੀਆਂ ਨੂੰ ਮਾਣ ਨਾਲ ਜੀਣ ਦਾ ਅਧਿਕਾਰ ਦਿੱਤਾ ਲੋਕਤੰਤਰ ਬਾਬਾ ਸਾਹਿਬ ਦੇ ਸੁਭਾਅ ਵਿੱਚ ਰਚਿਆ ਵੱਸਿਆ ਸੀ ਅਤੇ ਉਹ ਕਹਿੰਦੇ ਸਨ ਕਿ ਭਾਰਤ ਦੀਆਂ ਲੋਕਤਾਂਤਰਿਕ ਕਦਰਾਂ ਕੀਮਤਾਂ ਕਿਤੇ ਬਾਹਰੋਂ ਨਹੀਂ ਆਈਆਂ ਹਨ ਗਣਤੰਤਰ ਕੀ ਹੁੰਦਾ ਹੈ ਅਤੇ ਸੰਸਦੀ ਵਿਵਸਥਾ ਕੀ ਹੁੰਦੀ ਹੈ ਇਹ ਭਾਰਤ ਦੇ ਲਈ ਕੋਈ ਨਵੀਂ ਗੱਲ ਨਹੀਂ ਹੈ ਸੰਵਿਧਾਨ ਸਭਾ ਵਿੱਚ ਉਨ੍ਹਾਂ ਨੇ ਇੱਕ ਬਹੁਤ ਭਾਵੁਕ ਅਪੀਲ ਕੀਤੀ ਸੀ ਕਿ ਇੰਨੇ ਸੰਘਰਸ਼ ਤੋਂ ਬਾਅਦ ਮਿਲੀ ਅਜ਼ਾਦੀ ਦੀ ਰੱਖਿਆ ਅਸੀਂ ਆਪਣੇ ਖੂਨ ਦੀ ਆਖ਼ਰੀ ਬੂੰਦ ਤੱਕ ਕਰਨੀ ਹੈ ਉਹ ਇਹ ਵੀ ਕਹਿੰਦੇ ਸਨ ਕਿ ਅਸੀਂ ਭਾਰਤੀ ਭਾਵੇਂ ਅਲੱਗਅਲੱਗ ਬੈਕਗਰਾਉਂਡ ਦੇ ਹੋਈਏ ਪਰ ਸਾਨੂੰ ਸਾਰੀਆਂ ਚੀਜ਼ਾਂ ਤੋਂ ਉੱਪਰ ਦੇਸ਼ਹਿਤ ਨੂੰ ਰੱਖਣਾ ਹੋਵੇਗਾ ਇੰਡੀਆ ਫਰਸਟ ਡਾ
ਬਾਬਾ ਸਾਹਿਬ ਅੰਬੇਡਕਰ ਦਾ ਇਹੀ ਮੂਲਮੰਤਰ ਸੀ ਇੱਕ ਵਾਰ ਫਿਰ ਪੂਜਨੀਕ ਬਾਬਾ ਸਾਹਿਬ ਨੂੰ ਭਾਵਭਿੰਨੀ ਸ਼ਰਧਾਂਜਲੀ

ਆਓ ਅਸੀਂ ਇਸ ਯਾਤਰਾ ਨੂੰ ਹੋਰ ਅੱਗੇ ਵਧਾਈਏ
ਬਹੁਤਬਹੁਤ ਧੰਨਵਾਦ